ਹਾਂਜੀ ਬਸ ਬੋਲ ਬੋਲ ਕੇ ਦਿਲ ਹੀ ਭਰ ਗਿਆ ਵਾ ਹਮ ਤੇਰਾ ਤਾਂ ਦਿਲ ਈ ਭਰ ਜਾਂਦਾ।

ਉਹ ਤਾਂ ਸਾਰਿਆਂ ਦੀ ਹੈ ਖਰੇ ਕਿਸੇ ਦੀ ਹੈ ਵੀ ਹੈ। ਹਾਂ ਹੈਗੀ ਬਈ ਦੀ ਬਹੁਤ ਚੰਗੀ ਜਿੰਦਗੀ ਹੈ ਹਮ ਕੋਈ ਨਾ ਕੁਛ ਕਰਨ ਨਾਲੋਂ। ਦੇਖਣੇ ਨੂੰ ਲੱਗਦਾ। ਦੇਖਣੇ ਨੂੰ ਈ ਲਗਦਾ ਏ ਇਹ ਤਾਂ ਓਹਨਾ ਨੂੰ ਈ ਪਤਾ ਹੁੰਦਾ ਜਿਹਦੀ life ਹੁੰਦੀ ਕਿੱਦਾਂ ਦੀ ਕਿੱਦਾਂ ਨਹੀਂ ਦੂਰ ਤੇ ਸਬ ਕੁਛ ਅੱਛਾ ਈ ਲਗਦਾ ਸਾਰਿਆਂ ਨੂੰ। ਪਿੰਕੀ ਹਮ ਇਹ ਮੇਰਾ ਡੱਬੀ ਚ ਪਾ ਦੇ ਯਾਰ ਇਹਦੀ ਚਾਰਜਿੰਗ ਖ਼ਤਮ ਹੋਗੀ। ਕਿਆ ਕਿਆ ਈ ਸਮਝ ਈ ਨਹੀਂ ਆਉਂਦਾ ਪਿਆ।

ਕਿਆ ਸਮਝਣਾ ਲਿਆ ਸਮਝਾਵਾਂ ਮੈਂ। ਕਦੀ ਕਦੀ ਦਿਲ ਕਰਦਾ ਕਿਆ ਕਰੀਏ ਕੀ ਜਿੰਦਗੀ ਤੋਂ ਬਗੈਰ ਐਵੇਂ ਕੋਈ ਰਾਸਤਾ ਜਿਹਾ ਨਹੀਂ ਰਹਿੰਦਾ ਜਿੱਦਾਂ ਜ਼ਿੰਦਗੀ ਚੱਲੀ ਜਾਂਦੀ ਸਹੀ ਹੁੰਦੀ ਜਿਥੇ ਰਸਤਾ ਹੁੰਦਾ ਆਪਣੇ ਆਪ ਪਹੁੰਚ ਈ ਜਾਣਾ।